ਹਾਂਜੀ. ਓਹਨੂੰ ਗੁੰਨਣ ਤੋਂ ਬਾਅਦ ਨਾ, ਆਪਾਂ ਓਹਨੂੰ ਨਾ ਮਤਲਬ ਚੰਗੀ ਤਰ੍ਹਾਂ ਗੁੰਨ ਕੇ ਓਹਦੇ ਨਾ ਆਪਾਂ ਬਰੀਕ-ਬਰੀਕ ਜਿਹੇ ਨਾ ਗੋਲ-ਗੋਲ ਜਿਹੇ ਗੋਲੇ ਜਿਹੇ ਬਣਾ ਲੈਣੇ ਹੈ.

ਗੱਟੇ ਬਣਾ ਲੈਂਦੇ ਹੈਗੇ ਹਾਂ. ਤੇ ਉਹਨੂੰ ਨਾ ਆਪਾਂ simple ਪਾਣੀ ਨੂੰ ਆਪਾਂ gas ਤੇ ਗਰਮ ਕਰ ਲੈਂਦੇ ਹਾਂ.

boil ਕਰਨਾ ਪਾਣੀ ਨੂੰ ਉਹ ਜਿਹੜੇ ਗੱਟੇ.

ਹਾਂਜੀ ਜੀ, ਹਾਂ. ਪਾਣੀ ਨੂੰ boil ਕਰਨਾ. ਉਹ ਜਿਹੜੇ ਆਪਾਂ ਗੱਟੇ ਕੱਟੇ ਪਏ ਹੁੰਦੇ ਬਣਾਏ ਹੁੰਦੇ ਹੈ ਆਟੇ ਵਾਲੇ, ਬੇਸਨ ਦੇ ਤੇ ਉਹ ਬੇਸਨ ਵਾਲੇ ਗੱਟਿਆਂ ਨੂੰ ਨਾ ਪਾਣੀ ਦੇ ਵਿੱਚ ਉਬਾਲਣਾ ਆਪਾਂ, ਉਹਨੂੰ ਰਿਜਾਣਾ ਚੰਗੀ ਤਰ੍ਹਾਂ .

ਬਲਦਾ ਹੈ ਰਹੂਗਾ ਇਹ ਨਹੀਂ ਹੈ ਕਿ ਪਾਣੀ boil ਕਰਕੇ, ਗੈਸ ਬੰਦ ਕਰਕੇ ਫਿਰ ਉਹ ਗੱਟੇ ਪਾਉਣੇ ਹੈ.

ਨਹੀਂ, ਨਹੀਂ, ਨਹੀਂ, ਨਹੀਂ. ਉਹ ਗੱਟਿਆਂ ਨੂੰ ਆਪਾਂ boil ਹੀ ਕਰਨਾ ਪਾਣੀ ਦੇ ਵਿੱਚ ਹੀ ਚਲਦਾ ਗੈਸ ਰਹੂਗਾ ਪਰ sim ਆਂਚ ਤੇ ਰੱਖਣਾ ਆਪਾਂ ਘੱਟ ਗੈਸ ਤੇ

ਹਾਂਜੀ. ਉਹ ਆਪਣੇ ਆਪ ਨਾ ਜਿਹੜਾ ਪਾਣੀ ਹੁੰਦਾ ਹੈ ਨਾ ਉਹ ਬੇਸਨ ਦੇ ਨਾਲ ਨਾ ਗਾੜਾ ਹੋਣਾ ਸ਼ੁਰੂ ਹੋ ਪਾਣੀ. ਮਤਲਬ ਜਿਹੜਾ ਬੇਸਨ ਹੁੰਦਾ

ਜਿਹੜੇ ਗੱਟੇ ਹੁੰਦੇ, ਉਹ ਪਾਣੀ ਵਿੱਚ ਉਹ ਕਰਨ ਨਾਲ ਓਹ ਮੈਲੇ ਤਾਂ ਨਹੀਂ ਹੁੰਦੇ? ਘੁਲਦੇ ਨਹੀਂ. ਨਹੀਂ, ਨਹੀਂ, ਨਹੀਂ ਘੁਲਦੇ ਹੈਗੇ. ਆਪਾਂ ਤੁਹਾਨੂੰ ਦਸ sim ਆਂਚ ਤੇ ਰੱਖਣਾ ਹੈਗਾ ਜੀ ਬਿਲਕੁਲ sim down ਕਰ ਦੇਣਾ ਗੈਸ ਨੂੰ ਬਿਲਕੁਲ ਹੀ ਤੇ ਉਸ ਤੋਂ ਬਾਅਦ ਜਿਵੇਂ ਹੀ ਓਹ ਆਪਾਂ ਨੂੰ ਲਗਦਾ ਹੈ ਨਾ ਵੀ ਇਹ ਪਾਣੀ ਜਿਹੜਾ ਹੈਗਾ ਵੀ ਥੋੜਾ ਗਾੜਾ ਹੋਣਾ ਸ਼ੁਰੂ ਹੋ ਰਿਹਾ ਹੈ. ਵੀ ਬੇਸਨ ਦਾ ਜਿਹੜਾ ਹੈਗਾ, ਉਹ ਘੁਲਣਾ ਸ਼ੁਰੂ ਹੋ ਰਿਹਾ ਤਾਂ ਆਪਾਂ ਉਹ ਨੂੰ ਬੰਦ ਕਰ ਦੋ i think ਪੰਜ ਸੱਤ ਸੱਤ minute 'ਚ ਮਤਲਬ ਮੇਰੇ ਖਿਆਲ ਨਾਲ sufficient ਹੈ. ਉਹ ਸੱਤ minute ਦੇ ਵਿੱਚ ਉਹ ਉਬਲ ਜਾਣਗੇ ਆਪਣੇ.

ਹਾਂਜੀ. ਹਾਂਜੀ. ਪਾਣੀ 'ਚੋਂ ਆਪਾਂ ਬਾਹਰ ਕੱਢ ਲੈਣਾ ਮਤਲਬ ਟੋਕਰੀ 'ਚ ਪਾ ਲੈਣਾ ਹੈਗਾ.

ਹਾਂਜੀ. ਪਕੌੜੇ ਤਾਂ ਆਪਾਂ ਇਕ ਬਾਰੀ ਤੇਲ 'ਚੋਂ ਬਾਹਰ ਕੱਢ ਤਿਆਰ ਹੋ ਗਏ ਪਕੌੜੇ ਤਾਂ

ਜਿਹੜੀ ਇਹ ਚੀਜ਼ ਹੈਗੀ ਹੈ, ਇਹ ਨੂੰ ਆਪਾਂ ਗੱਟਿਆਂ ਨੂੰ ਅਲੱਗ ਕਰ ਦੇਣਾ ਹੈਗਾ ਤੇ ਫਿਰ ਆਪਾਂ ਇਕ ਦੂਸਰੇ ਭਾਂਡੇ ਦੇ ਵਿੱਚ ਜਿਵੇਂ ਆਪਾਂ ਆਮ ਸਬਜ਼ੀ ਨੂੰ ਤੜਕਾ ਲਗਾਉਂਦੇ ਹਾਂ.

ਹਾਂਜੀ ਜੀ ਹਾਂ. material ਪਾਕੇ ਉਹ fry ਕਰਨਾ ਤੇ ਜਿਹੜਾ ਉਹ ਉਬਲਿਆ ਹੋਇਆ ਪਾਣੀ ਹੈਗਾ ਨਾ

ਆਪਾਂ ਬੇਸਨ ਦੇ ਗੱਟੇ ਉਬਾਲੇ ਹੈ ਤਾਂ ਉਸ ਪਾਣੀ ਨੂੰ ਆਪਾਂ ਓਹਦੇ ਵਿੱਚ ਹੀ ਤਰੀ ਦਾ ਪਾਣੀ ਅਪਨੀ.

ਹਾਂ ਜਿਹੜਾ ਬੇਸਨ ਵਾਲਾ ਪਾਣੀ ਹੈ ਨਾ, ਉਹ gravy ਤਿਆਰ ਹੋ ਗਈ ਉਹ gravy ਨੂੰ ਆਪਾਂ ਤੜਕੇ ਦੇ ਵਿੱਚ ਪਾ ਲੈਣਾ ਹੈਗਾ ਠੀਕ ਹੈ ਜੀ ਉਸ ਤੋਂ ਬਾਅਦ ਓਹ ਗੱਟੇ ਵੀ ਓਹਦੇ ਵਿੱਚ ਪਾ ਦੇਣੇ ਨੇ.

ਉਹ ਪਾਣੀ ਜਿਹੜਾ ਹੈਗਾ, ਉਹ ਗਰਮ ਹੀ ਹੋਉਗਾ ਉਸ time ਤੱਕ ਜਿੰਨੇ ਤੱਕ ਕਿ.

ਹਾਂ. ਹਾਂ. ਗਰਮ, ਗਰਮ ਹੋਉਗਾ. ਤੇ ਬਸ ਓਹਨੂੰ ਆਪਾਂ ਤੜਕੇ ਦੇ ਵਿੱਚ ਪਾ ਲੈਣਾ ਰਾਜੇ. ਓਹਦੇ ਵਿੱਚ ਆਪਾਂ ਗੱਟੇ ਪਾ ਦੇਣੇ.

ਸਬਜ਼ੀ ਤਿਆਰ ਹੋ ਗਈ. ਹਾਂਜੀ. ਹਾਂ ਬੰਦ ਕਰ ਦੋ ਉਹਨੂੰ boil ਕਰਕੇ ਫਿਰ ਅਪਨੀ ਕੜੀ ਦੀ ਸਬਜ਼ੀ ਤਿਆਰ ਹੋ ਗਈ ਹੈ. ਇਹਨੂੰ ਆਪਾਂ ਗੱਟੇ ਵਾਲੀ ਕੜੀ ਕਹਿੰਦੇ ਹਾਂ. ਅਕਸਰ ਇਹ south ਵਾਲੀ side ਬਣਦੀ ਹੈਗੀ ਹੈ.

ਠੀਕ ਹੈ. ਬਸ ਦੋ ਤਰ੍ਹਾਂ ਦੀ ਕੜੀ ਅਸੀਂ ਬਣਾ ਸਕਦੇ ਇਕ ਲੱਸੀ ਵਾਲੀ ਤੇ ਇਕ.

ਇਕ ਗੱਟੇ ਵਾਲੀ, ਇਕ ਲੱਸੀ ਵਾਲੀ, ਇਕ ਅਅ ਕੜੀ ਜਿਵੇਂ ਆਪਾਂ ਬੇਸਨ ਦਾ ਪੂੜਾ ਬਣਾਉਂਦੇ ਹੈ ਨਾ

ਹਾਂਜੀ ਹਾਂ. ਉਹ ਤਵੇ ਤੇ ਆਪਾਂ ਹਾਂ, ਪੂੜਾ ਬਣਾ ਲੈਣਾ ਬੇਸਨ ਦਾ.

ਓਹ ਪੂੜੇ ਨੂੰ ਆਪਾਂ ਮਤਲਬ. ਹਾਂਜੀ, ਪੂੜਾ ਤਿਆਰ ਹੋ ਗਿਆ ਜਿੱਦਾਂ ਹੀ ਤੇ ਉਹਨੂੰ ਆਪਾਂ piece ਕੱਟ ਲੈਣੇ ਨੇ ਚਾਕੂ ਨਾਲ.

ਜਿਵੇਂ ਆਪਾਂ ਬਰਫੀ ਦੇ piece ਦੀ shape ਲਾ ਲੋ. ਚੋਰਸ ਲਾ ਲੋ ਹੈ ਨਾ.

ਕਰ ਦੇਣਾ ਹੈਗਾ same ਉਸੇ ਤਰ੍ਹਾਂ ਹੀ ਆਪਾਂ ਤੜਕਾ ਲਾਉਣਾ ਹੈ, ਜਿਵੇਂ ਗੱਟੇ ਵਾਲੀ ਕੜੀ ਨੂੰ ਲਾਇਆ ਸੀ. ਉਹ ਤੜਕੇ ਦੇ ਵਿਚ ਆਪਾਂ ਆਮ ਪਾਣੀ ਜਿਵੇਂ ਤਰੀ ਦਾ ਪਾਣੀ ਪਾਉਂਦੇ ਹਾਂ simple ਪਾਣੀ ਉਹ ਪਾਣੀ ਪਾ ਦੋ ਤੜਕੇ 'ਚ ਤੇ.

ਹਾਜੀ ਹਾਂ boil ਰੱਖਕੇ ਪਾ ਦੋ ਤਾਂ ਵੀ ਠੀਕ ਹੈ ਤੇ ਉਹ ਜਲਦੀ ਉਬਲ ਜਾਉਗਾ ਤਰੀ ਜਲਦੀ ਬਣ ਜਾਏਗੀ. ਤੇ ਬਸ

ਉਹ ਜਿਹੜੇ piece ਕੱਟੇ ਆਪਾਂ, ਓਹਦੇ ਵਿਚ ਪਾ ਦਵੋ

ok ਮਤਲਬ ਤਿੰਨ ਤਰ੍ਹਾਂ ਦੀਆਂ ਕੜੀ ਦੀ recipe ਜਿਹੜੀ ਹੈਗੀ ਓਹ ਤਿੰਨ ਤਰ੍ਹਾਂ ਦੀ ਹੋ ਗਈ. ਨਹੀਂ, ਜਿਹੜੇ ਬੇਸਨ ਦੀ ਮੈਂ ਤੁਹਾਨੂੰ ਦਸ ਰਹੀ ਸਾਰੀ ਬੇਸਨ ਵਾਲੀ recipe ਦਸ ਰਹੀ ਹਾਂ ਵੀ ਬੇਸਨ ਤੋਂ ਕਿਵੇਂ ਕਿਵੇਂ ਆਪਾਂ ਚੀਜ਼ ਬਣਾ ਰਹੇ .

ਅਅ ਠੀਕ ਹੈ. ਮਤਲਬ ਤਿੰਨ ਤਰ੍ਹਾਂ ਦੀ ਕੜੀ ਮੇਰੇ ਲਈ.

ਮਤਲਬ ਅਅ actually ਮੈਂ ਆਪਣਾ ਇਕ ਛੋਟਾ ਜਿਹਾ ਅਅ restaurant ਖੋਲ੍ਹਣਾ ਚਾਹੰਦੀ ਹਾਂ ਜਿਦੇ ਵਿਚ ਮੈਂ ਆਪਣਾ.

ਤੇ ਉਸ ਤੋਂ ਅਲਾਵਾ ਅਅ ਮਤਲਬ ਜਿਹੜੇ ਇਕ ਅਅ black ਚਣੇ ਹੁੰਦੇ ਆ black ਚਣੇ ਮੈਨੂੰ

ਹੋਰ ਕਿ ਹਾਲ ਏ ਜੀ

ਬੱਸ ਵਧੀਆ ਅੱਛਾ ਮੈਨੂੰ ਏਹ ਪੁੱਛਣਾ computer ਦੇ ਹੈਗੇ ਮਾਹਿਰ

ਉਹਦੇ ਬਾਰੇ ਮੈਨੂੰ knowledge ਦਵੋ ਕਿ ਹੁੰਦਾ ਜਿਵੇ software ਨੇ hardware ਨੇ ਏਹ ਕਿ ਚੀਜ ਹੁੰਦੀ ਏ ਕਿਵੇਂ ਏਹ ਠੀਕ ਏ ਜੀ ਜਿਹੜਾ computer ਬਾਰੇ ਜਿਹੜੀ ਆਪਣੀ knowledge ਏ ਨਾ

computer ਦਾ ਆਪਾਂ ਸਮਝਣਾ ਪਹੁਓ computer ਏਹ ਕਿ ਚੀਜ

ਜਿਵੇਂ ਜਿਹੜਾ computer ਇੱਕ ਏਹ machine ਏ ਇੱਕ

ਜਿਵੇਂ ਤੁਸੀਂ ਦੇਖਲੋ ਪਹਿਲੇ time ਦੇ ਵਿੱਚ ਕਿ ਸੀਗਾ ਸਾਰਾ ਹਿਸਾਬ ਕਿਤਾਬ ਆਪਾਂ ਹੱਥਾ ਨਾਲ ਕਰਦੇ ਸੀਗੇ

ਹਾਂ ਸਮਝ ਗਿਆ calculator ਕਿ ਏਹ ਕੰਮ ਆਪਣਾ ਇਹਨਾ ਅਸਾਨ ਹੋ ਗਿਆ ਵੀ ਆਪਾਂ ਕੁੱਛ ਵੀ ਕਰ ਸਕਦੇ ਹਾਂ ਹਾਂ ਕੋਈ ਵੀ calculation

ਜਿਹੜਾ computer ਏਹ ਕਿਹਾ ਜੀ computer ਦੋ device ਹੁਣੇ ਏ device ਹੁੰਦੇ ਏਹ ਜਿਸ ਤਰ੍ਹਾਂ ਦੋ ਚੀਜਾਂ ਨੂੰ ਜੁੜਕੇ ਬਣਦਾ ਏਹ ਦੋ ਚੀਜਾਂ ਨੂੰ ਜੁੜਕੇ ਬਣਦਾ ਜੋੜ ਕੇ ਬਣਦਾ ਜਿਵੇਂ ਕਹਿ ਦਿੰਨੇ ਆਂ ਵੀ ਜਿਵੇਂ ਆਪਣੀ body ਏਹ

body ਕਿ ਏ ਇੱਕ machine ਏ ਲਾਲੋ machine ਏ ਹੈ

ਆਂ ਚੱਲਦੀ ਕਿੱਦਾ ਏ ਕਹਿੰਦੇ ਉਹਦੇ ਵਿੱਚ ਕਿ ਏਹ ਆਪਣੇਂ ਖੂਨ ਦਾ circulation ਚੱਲਦਾ

ਆਪਾਂ ਨਹੀਂ ਜਿਵੇਂ ਕਹਿੰਦੇ ਪੰਜਾਬੀ ਚ ਆਤਮਾ ਹੁੰਦੀ ਏ ਆਤਮਾ ਇੱਕ software ਦਾ ਕੰਮ ਏਹ ਠੀਕ ਏ ਆਂ ਆਪਣੇਂ ਕਿ ਏਹ body ਏ ਜਿਹੜੀ ਏ machine ਉਹ ਦੋ ਚੀਜਾਂ ਨਾਲ ਜੁੜ ਕੇ ਬਣਦੀ ਏਹ ਇੱਕ ਹੁੰਦਾ hardware ਇੱਕ ਹੁੰਦਾ software

ਸੋ hardware ਤਾਂ ਹੋ ਗਿਆ ਹੋ ਜਿਹਨੂੰ ਆਪਾਂ ਇੱਕ touch ਕਰ ਸਕਦੇ ਹਾਂ

software ਕਿ ਏ ਮਹਿਸੂਸ ਕਰ ਸਕਦੇ ਹਾਂ

ਠੀਕ ਏ ਜਿਵੇਂ ਕਹਿੰਦੇ ਨੇ ਵੀ ਰੱਬ ਹੈਗਾ

computer ਨਾਲ ਕੀ ਏ ਇੱਕ hardware ਤੇ software ਹੁੰਦਾ

LCD keyboard ਹੋ ਗਿਆ ਠੀਕ ਏ ਜੀ

ਸਭ ਕਹਿਣੇ ਹਾਂ computer ਦੇ ਜਿਹੜੇ ਪੁਰਜੇ ਹੋ ਗਏ ਹਾਂ computer ਦੇ ਪੁਰਜੇ ਹੋ ਗਏ

ਹਾਂ ਜਿਹੜਾ CPU box ਜਾਂ ਹੁੰਦਾ ਡੱਬਾ ਜਾਂ ਹੁੰਦਾ ਇੱਕ

ਹਾਂ ਠੀਕ ਏ CPU ਦੇ ਵਿੱਚ ਕਿ ਏਹ ਜਿਹੜਾ ਵਿੱਚ parts ਉਹਦੇ ਸਮਾਨ ਉਹ ਸਾਰਾ hardware ਏਹ

ਠੀਕ ਏ ਜੀ ਜਿਵੇਂ ਮਤਲਬ ਕਿ ਆਪਣਾ brain ਏ brain ਕਿ ਹੁੰਦਾ ਜਿਹਦੇ ਵਿੱਚ ਆਪਣੀ ਯਾਦਦਾਸ਼

memory store ਹੁੰਦੀ ਏ ਉਸੇ ਤਰ੍ਹਾਂ computer ਦੇ ਵਿੱਚ ਇੱਕ hardware ਜਰੂਰ ਲੱਗਿਆ ਹੁੰਦਾ memory store ਹੁੰਦੀ ਏ ਉਹ ਕਿਹੜਾ device ਹੁੰਦਾ ਉਹਨੂੰ ਕਹਿੰਦੇ ਏ hard-disk ਅੱਛਾ hard disk hard disk ਕਹਿਣੇ ਹਾਂ ਜਿਹਦੇ ਵਿੱਚ pen drive ਲਾਲੋ ਤੁਸੀਂ ਲਾਲੋ ਜਿਵੇਂ ਆਪਣਾ CD ਲਾਲੋ ਏਹ ਸਾਰੇ ਕਿ ਏਹ memory device ਨੇ ਠੀਕ ਏ ਆਪਾਂ data store ਕਰਕੇ ਰੱਖ ਸਕਦੇ ਹਾਂ

ਹਾਂਜੀ ਠੀਕ ਏ ਜੀ ਉਸੇ ਤਰ੍ਹਾਂ computer ਵਿੱਚ ਵੀ ਇੱਕ device ਹੁੰਦਾ ਉਹਨੂੰ ਕਹਿੰਦੇ ਹਾਂ RAM

RAM ਵੀ ਕਿ ਏ computer ਦੀਆਂ ਅੱਖਾਂ ਨੇ ਅੱਛਾ

ਹਾਂ ਜਦੋਂ ਵੀ ਆਪਾਂ mobile ਖ਼ਰੀਦ ਦੇ ਆਂ

ਹਾਂ ਹਾਂ ਉਹੀ ਦੇਖਦੇ ਹਾਂ ਆਪਾਂ ਜਾਕੇ ਪੁਛ ਦੇ ਹਾਂ ਦੁਕਾਨ ਵਾਲਾ ਵੀ ਏਹੀ ਦੱਸਦਾ ਹਾਂ ਉਸੇ ਤਰ੍ਹਾਂ ਜਿਹੜਾ ਆਪਾਂ ਆਪਣਾ computer ਕੁੱਛ ਲੈਣੇ ਆਂ ਆਪਾਂ ਆਹੀ ਦੋ ਤਿੰਨ ਚੀਜਾਂ ਪੁੱਚਦੇ ਹੁੰਦੇ ਆਂ

ਇਹਦੇ ਵਿੱਚ RAM ਕਿੰਨੀ ਏ ਇਹਦੇ ਚ ਕਿੰਨਾ data store ਹੋਜੂਗਾ ਜੀ ਏਸ ਚ processor ਕਿਹੜਾ

ਉਸੇ ਤਰ੍ਹਾਂ ਹੀ ਜਿੱਦਾ ਮੈਂ ਦੱਸਿਆ ਮੈਨੇ ਜਿਵੇਂ memory ਵਾਸਤੇ ਦਿਮਾਗ਼ ਹੋ ਗਿਆ ਉਸੇ ਤਰ੍ਹਾਂ computer hard disk ਹੁੰਦੀ ਏ

hard disk ਹੋ ਗਿਆ ਉਸ ਦੇ ਬਾਅਦ ਜਿਹੜੀਆਂ ਆਪਣੀਆਂ ਅੱਖਾਂ ਨੇ

ਜਿਸ time ਆਪਾਂ ਦੇਖਦੇ ਹਾਂ display ਹੁੰਦਾ ਵੀ ਸਾਹਮਣੇ ਕਿਹੜੀ ਚੀਜ ਪਈ ਏ ਸਾਨੂੰ ਦਿਖ਼ ਰਹੀ ਏ ਜੇ ਅੱਖਾਂ